। ਜਿਸ ਦੇ ਪਿੱਛੇ ਦੋ ਪਹਿਲਵਾਨਾਂ ਦੀ ਫੋਟੋ ਵੀ ਲੱਗੀ ਹੋਈ ਹੈ ਉਸ ਦੇ ਪਿੱਛੇ ਦੋ ਮੁੰਡੇ ਹੋਰ ਜਿਮ ਲਾ ਰਹੇ ਹਨ ਜੋ ਕਿ ਸ਼ੀਸ਼ੇ ਦੇ ਪਿੱਛੇ ਲਾ ਰਹੇ ਨੇ ਹਨ।

ਹੋਰ ਇਹ ਸੀਰਾ ਵਖਣ ਲੱਗਿਆ ਹੈ ਹੋਰ ਸਾਈਡ ਤੇ ਇਹਦੇ ਥੱਲੇ ਕੁਰਸੀ ਡਠੀ ਹੋਇਆ ਔਰ ਤਿੰਨ ਡਿਸ਼ਾਂ ਵੀ ਲੱਗਿਆਂ ਹੋਈਆਂ ਹਨ ਹੋਰ ਇੱਕ ਟਾਵਰ ਵੀ ਵੱਸ ਲੱਗਾ ਹੋਇਆ ਹੈ।

ਆ ਰਿਹਾ ਐ ਔਰ ਉਸ ਦੇ ਅੱਗੇ ਇੱਕ ਹੋਰ ਟਰੱਕ ਐ ਟਰੱਕ ਦੀਆਂ ਪਿਛਲੀਆਂ ਲਾਈਟਾਂ ਦੋ ਜਗ ਰਹੀਆਂ ਹੋਈਆਂ ਹਨ।

ਯੈੱਲੋ ਕਲਰ ਦਾ ਪਰਦਾ ਵੀ ਟੰਗਿਆ ਹੋਇਆ ਹੈ ਓਸਦੇ ਕੋਲ ਦੋ ਤਿੰਨ ਬੰਦੇ ਲੰਘ ਰਹੇ ਹੋਏ ਹਨ।

ਚਿੱਟੇ ਜੇਹੇ ਪੱਥਰ ਊਪਰ ਖੜੀ ਹੈ ਔਰ ਲੱਗੇ ਹੋਈ ਹਨ ਦਾ ਰੰਗ ਬਰਾਊਨ ਹੈ।

ਔਰ ਇਸ ਦੇ ਪਿੱਛੇ ਇੱਕ ਚੇਤਕ ਸਕੂਟੀ ਲੱਗੀ ਹੋਈ ਹੈ ਸਕੂਟਰੀ ਵਾਈਟ ਕਲਰ ਦੀ ਹੈ ਉਸਨੂੰ ਦੋ ਸ਼ੀਸ਼ੇ ਲੱਗੇ ਹੋਏ ਹਨ ਔਰ ਉਸਦੇ ਨੇੜੇ ਹੀ--

ਇੱਕ ਸਕੂਟਰੀ ਹੋਰ ਲੱਗੀ ਹੋਈ ਐ ਉਸਨੇ ਨਾਲ ਹੀ ਇੱਕ ਮੋਟਰਸਾਈਕਲ ਹੀ ਲੱਗਾ ਹੋਇਆ ਹੈ ਮਗਰ ਘਰ ਵੀ ਬਹੁਤ ਐ।

ਔਰ ਇਸਦੇ ਵਿੱਚ ਲਾਲ ਰੰਗ ਦੀਆ ਟਾਈਲਾਂ ਵੀ ਲੱਗੀਆਂ ਹੋਈਆਂ ਹਨ ਟਾਈਲਾਂ ਬਹੁਤ ਹੀ ਜਿਆਦਾ ਵਧੀਆ ਹਨ।

ਇੱਕ ਮੋਟਰਸਾਈਕਲ ਅਤੇ ਦੋ ਸਕੂਟੀਆਂ ਵੀ ਲੱਗਿਆ ਹੋਇਆ ਹਨ ਔਰ ਇੱਕ ਸਾਈਡ ਤੇ ਰੋਡ ਵੀ ਲੱਗਾ ਹੋਇਆ ਹੈ।

ਦਰਵਾਜਾ ਬੰਦ ਹੈ ਦਰਵਾਜੇ ਦੇ ਬਾਹਰ ਉੱਪਰ ਏਹ ਏਹ ਕਿਰਿਆਨੇ ਵਾਲੇ ਦਾ ਨੰਬਰ ਵੀ ਲਿਖਿਆ ਹੋਇਆ ਐ ਨੰਬਰ ਹੈ ਨਾਇਨ ਏਟ ਏਟ ਵਨ ।

ਇਹ ਇੱਕ ਮੌਲ ਹੈ ਮੌਲ ਬਹੁਤ ਹੀ ਜਿਆਦਾ ਵਧੀਆ ਹੈ ਔਰ ਇੱਸ ਦੇ--

ਲੀਡਾ ਵੀ ਲੱਗੀਆਂ ਹੋਈਆਂ ਹਨ ਸਾਈਡ ਤੇ ਇੱਕ ਬੋਰਡ ਵੀ ਲੱਗਾ ਹੋਇਆ ਹੈ ਹੋਰ ਬਹੁਤ ਸਾਰਿਆ ਕੁਰਸੀਆਂ ਲੱਗੀਆਂ ਹੋਈਆਂ ਹਨ ਤੇ ਕੁਰਸੀਆਂ ਦੇ ਉੱਪਰ ਕੰਨਾਂ ਨੂੰ ਲਾਉਣ ਵਾਲੇ ਹੈਡਫੋਨ ਵੀ ਪਏ ਹੋਏ ਹਨ।

ਵੋਹਤ ਹੀ ਜਿਆਦਾ ਵਧੀਆ ਔਰ ਇੱਸ ਦੇ ਬਾਹਰ ਐੱਚ_ਪੀ ਦਾ ਬੋਰਡ ਵੀ ਲੱਗਾ ਹੋਇਆ ਹੈ ਔਰ ਇੱਥੇ ਇੱਕ ਗੱਡੀ ਲੱਗੀ ਹੋਈ ਹੈ ਗੱਡੀ ਦਾ ਕਲਰ ਸਿਲੇਟੀ ਰੰਗ ਦਾ ਹੈ।